ਤੇਰੀ ਸਲਾਹ ਮੈ ਤਾ ਪੁੱਛੀ ਪੀ ਚਾਲ ਤੂੰ ਬਾਹਰ ਅੰਦਰ ਜਾਣਾ ਆ ਚੱਲ ਤੈਨੂੰ ਪਤਾ ਏ ਮੈ ਤਾ ਪੁੱਛਿਆ ਤੈਨੂੰ ਹੋਰ ਸਿੰਗਾਪੁਰ ਵਧਿਆ ਮਲੇਸ਼ੀਆ ਨਾਲੋਂ ਤੇ ਸਿੰਗਾਪੁਰ ਵਧਿਆ ਵਾ

ਉਹ ਨਹੀਂ ਨਹੀਂ ਏਦਾਂ ਨਹੀਂ ਉਹ ਤੇ ਯਾਰ ਦੇਖੋ ਜਿਹੜਾ ਬੰਦਾ ਦਾ ਜਿੰਦੀ ਸੋਚ ਮਾੜੀ ਹੋਵੇ ਉਹਦੇ ਵਾਸਤੇ ਸਬ ਕੁੱਜ ਈ ਓਹੋ ਜੇਹਾ ਹੁੰਦਾ ਵਾ ਠੀਕ ਆ ਨਾ ਅੱਛਾ ਇਦਾ ਮਤਲਬ ਤੇਰਾ ਕਹਿਣ ਦਾ ਭਾਵ ਮੇਰੀ ਸੋਚ ਮਾੜੀ ਸੋਚ ਨਹੀਂ ਮਾੜੀ ਕੇ ਕਿਹੇਦੇ ਕਹੇ ਸੁਨੇ ਤੇ ਨਹੀਂ ਗੱਲ ਕਰੀ ਦੀ ਹੋਈ ਦੀ

ਤੂੰ ਗਯਾ ਬਾਹਰ ਤੈਨੂੰ ਪਤਾ ਵਾ ਨਹੀਂ ਯਾਰ ਸੁਨਣ ਚ ਜਿਨੂੰ ਪੁਛੋ ਉਹ ਕਹਿ ਦਿੰਦਾ singapore ਨਾ ਸਿੰਗਾਪੁਰ ਨਾ ਤੂੰ ਵੜੀ ਜਿਹੜੇ ਜਿਹੜੇ ਕਹਿਣ ਚ ਤੇ ਅੱਖੀਂ ਵੇਖਣ ਚ ਬੜਾ ਫਰਕ ਹੁੰਦਾ ਠੀਕ ਆ ਤੇ ਸੋਚ ਚ ਬੰਦੇ ਦੀ ਬੜਾ ਫਰਕ ਹੁੰਦਾ ਕਈਆ ਜੋ ਕਹਿ ਦੇਣਾ ਵਾ ਉਹੀ ਸੋਚ ਲੈਂਦੇ ਅਗਲੇ ਠੀਕ ਆ ਨਾ ਜਿਹੜਾ ਚੰਗਾ ਹੋਵੇ ਨਾ ਹਾਂ ਓਹਦੇ ਵਾਸਤੇ ਸਬ ਕੁਛ ਚੰਗਾ ਹੁੰਦਾ

ਚੰਗਾ ਪਲਾ ਕੰਮ ਕਰਨ ਦੀਆਂ ਨੇ ਉਹ ਘਰਾਂ ਚ ਲੱਗਿਆ ਨਾ ਰੋਟੀ ਪਾਣੀ ਪਕੋਨਦੀਆਂ ਨੇ ਹਰੇ

ਤੇ ਉਦਰ ਦੀਆ ਓਦਰ ਦਾ ਇਹਨਾਂ ਨੂੰ ਰੋਟੀ ਪਾਣੀ ਬਣੌਣਾ ਆ ਜਾਂਦਾ ਇਦਰ ਦੀਆ ਨੂੰ ਉਹ ਨਹੀਂ ਨਹੀਂ ਉਹ ਪਤਾ ਕਿਹੜੀ ਆ ਕੰਟੈਟ ਦੇ ਵਿੱਚ ਜਿੰਦਾ ਆਪਣੇ ਪੰਜਾਬੀ ਫੈਮਿਲਯਾ ਰਹਿੰਦਿਆ ਨੇ ਜਿੰਦਾ ਦੁਬਈ ਦੇ ਵਿਚ ਵੀ ਜਾਂਦਿਆ ਕੁੜੀਆਂ ਆਹੋ ਇਹਨਾਂ ਵਰਗੀਆਂ ਨੂੰ ਤਾਂ ਵਾਰਾਂ ਖਾ ਜੂਗਾ ਹੁਣ ਜਿਹੜੀ ਆ ਬਾਹਰ ਦੇ ਲੋਗ ਉਦਰ ਦੇ ਲੋਕ ਵਾ ਜਿਹੜੀਆ ਸਾਗ ਚੋਲ ਤੋਂ ਤਾਹਿ ਨਹੀਂ ਉਠਿਆ ਆਲੂ ਗਾਜਰਾਂ ਗੋਬੀ ਤੋਂ ਤਾਹਿ ਨਹੀਂ ਉਠਿਆ ਤੇ ਉਹ ਰੰਗ ਬਰੰਗਿਆ ਓਥੇ ਓਹਨਾ ਨੂੰ ਬਣਾ ਬਣਾ ਕੇ ਦੇ ਦੇਣ ਗਿਆ ਖਾਣੇ ਉਹ ਨਹੀਂ ਨਹੀਂ ਉਹ ਪਤਾ ਕਿ ਹੁੰਦਾ ਵਾ ਜਿਹੜੀਆਂ ਓਹਨਾ ਕੋਲ ਜਾਂਦੀਆਂ ਨਾ ਜਿਹੜੇ ਓਧਰ ਦੇ ਹੁੰਦੇ ਆ ਉਹ ਜਾਂਦੀਆਂ ਘਰ ਦੀ ਦੇਖ ਭਾਲ ਵਾਸਤੇ ਜਿੰਦਾ ਨਿਆਣਾ ਸੰਬਾਲਣਾ ਵਾ ਇਹੋ ਜੇਹਿਆ ਚੀਜ਼ਾਂ ਵਾਸਤੇ ਜਿਹੜੇ ਰੋਟੀ ਪਾਣੀ ਪਕੋਨ ਜਾਂਦੇ ਉਹ ਪੰਜਾਬੀ ਫੈਮਿਲੀਆਂ ਜਿੱਦਾਂ ਦਿੱਲੀ ਦੇ ਰਹਿਣ ਵਾਲੇ ਹੋ ਗਏ ਇਹਨਾਂ ਨੂੰ ਪਤਾ ਕੇ ਆਪਣੇ ਇੰਡੀਆ ਚ ਰੋਟੀ ਪਾਣੀ ਕਿੱਦਾਂ ਦੀ ਏ ਉਹ ਸਾਹਬ ਨਾਲ ਫੇਰ ਉਹ ਗਾੜੀ ਬੰਦਾ ਘਲ ਦੇ ਇੱਦਾ ਥੋੜੀ ਇਥੋਂ ਬੰਦਾ ਘਲਯਾਂ ਉਹਨਾਂ ਨੇ ਗਾੜੀ ਮੁਸਲਮਾਨਾਂ ਨੂੰ ਦੇਤਾ ਉਹ ਆਖਣ ਗਿਆ ਵੀ ਮੀਟ ਖਾਣਾ ਅੱਜ ਉਹ ਖਾਣਾ ਵਾ ਹਣੇਦਾ ਦੇ ਤਾ ਹਣਾ ਉਹ ਨੀ ਹੁੰਦਾ ਹੂੰ ਤੇ ਪਹਿਲਾਂ ਫੈਮਿਲੀ ਦੇਖਦੇ ਗਾੜੀ ਕਿਹੜੀ ਫੈਮਿਲੀ ਆ ਪਰਿਵਾਰ ਕਿੱਦਾਂ ਦਾ ਆ ਸਾਡੇ ਕੋਲ ਇੱਦਾ ਪੰਜਾਬੀ ਕੁੜੀਆਂ ਨੇ ਜਾ ਇਥੋਂ ਦੀਆ ਜਾ ਗੁਜਰਾਤ ਦੀਆ ਜਾ ਕੋਈ ਵੀ ਸਟੇਟ ਤੋਹ ਲਾ ਲੋ ਉਸ ਸਾਹਬ ਨਾਲ ਘਲ ਦੇ ਆ ਏਦਾਂ ਥੋੜੀ ਜਿਥੇ ਮਰਜੀ ਕਲਾ ਦੇਂਦਿਆਂ ਚੱਲ ਮੈਨੂੰ ਵੀ ਕੀਤੇ ਰੋਟੀ ਰੂਟੀ ਬਣੋਣ ਦੇ ਕਲ ਕੁਲ ਦੇ ਭਰਾ

ਹੱਲੋ

ਕਿਥੈ ਹੈਲੋ ਹੈਲੋ

ਵਧਿਆ ਬਸ ਸੇਫ ਆ ਦੁਬਈ ਵੀ ਪਹਿਲਾਂ ਨੀ ਸੀ ਇੰਨਾ ਹੈਗਾ ਹੂ ਪਰ ਕਹਿੰਦੇ ਗਰਮੀ ਬੜੀ ਆ ਉਥੇ ਹਾਂ ਇਹ ਗੱਲ ਹੈਗੀ ਗਰਮੀ ਬੜੀ ਆ ਗਰਮੀ ਤਾਂ ਇਥੇ ਵੀ ਨੀ ਚੱਲੀ ਜਾਂਦੀ ਤੇ ਓਥੇ ਦੀ ਗਰਮੀ ਚਲ ਲੂੰਗੀ ਤੇ ਫੇਰ ਸਿੰਗਾਪੁਰ ਚਲਜੋ ਉਥੇ ਵੀ ਓਦਾਂ ਗਰਮੀ ਪੈਂਦੀ ਆ ਪਰ ਇਆ ਕੇ ਓਥੇ ਮੌਸਮ ਠੰਡਾ ਹੋ ਜਾਂਦਾ ਓਦਾਂ ਨਹੀਂ ਵੇਹੇ ਦੁਬਈ ਤੂੰ ਰਹਿਣਾ ਕਿਸੇ ਦੇ ਘਰੇ ਤੇ ਫੇਰ ਤੇ ਨੀ ਗਰਮੀ ਇੰਨੀ ਕੁਜ ਖ਼ਾਸ

ਉਹਨਾਂ ਨੂੰ ਕੋਈ ਮਤਲਬ ਨੀ ਹੁੰਦਾ ਕਿ ਐਸੀ ਜੇ ਚਲੰਦਿਆਂ ਓਹਨੇ ਬਾਹਰ ਨਿਕਲਣਾ ਨੀਠੀਕ ਆ ਓਹਦੇ ਵਾਸਤੇ ਕਾਹਦੀ ਗਰਮੀ ਆ

ਜਿੰਨਾ ਬਾਹਰ ਅੰਦਰ ਗੱਡੀ ਗੁਡੀ ਚਲਾਉਣੀ ਚਾਹੇ ਜਿਹਨਾਂ ਜਿੱਦਾ ਬਾਹਰ ਅੰਦਰ ਕੰਮ ਕਾਰ ਕਰਨਾ ਓਹਨਾ ਲਈ ਗਰਮੀ ਆ ਬਾਹਰ ਜਿਹਨੇ ਬਾਹਰ ਕੰਮ ਕਰਨਾ ਖਲੋ ਕੇ ਬਾਹਰ ਉਹਨਾਂ ਵਾਸਤੇ ਗਰਮੀ ਆ

ਘਰ ਦਿਆ ਨੂੰ ਪੁੱਛਿਆ ਹੀ ਘਰ ਦੇ ਕਹਿੰਦੇ ਵੇਖਲਾ ਮਰਜ਼ੀ ਕਰ ਲੈ ਆਪਣੀ ਜਿੰਦਾ ਚੰਗਾ ਲੱਗਦਾ ਵਾ ਨਾਲੇ ਅਹਿ ਤੇ ਉਹਨਾਂ ਨੂੰ ਕਹਿਣਾ ਇਆ ਗੱਲ ਮੈ ਫੋਨ ਕਰਨਾ ਵਾ ਓਹਨਾ ਨੇ ਕਾਗਜ਼ ਪੱਤਰ ਪਾਸਪੋਰਟ ਵਗੈਰਾ ਮੰਗ ਲੈਣਾ ਵਾ ਮੁੜ ਕੇ ਆਪੇ ਦਸ ਦੇਣਾ ਫੋਨ ਕਰ ਕੇ ਕਿੰਨੇ ਪੈਸੇ ਲੈਂਦੇ ਲੱਖ ਸਵਾ ਲੱਖ ਰੁਪਏ ਲਾ ਲੈਂਦੇ

ਹਮ ਪੈਹੇ ਤੇ ਫੇਰ ਉਹਨਾਂ ਲੈਣੇ ਆ ਲੱਖ ਸਵਾ ਲੱਖ ਰੁਪਿਆ ਲੱਗਦਾ

ਏਨੇ ਪੈਹੇ ਮੈ ਕਿਥੋਂ ਲੋਣੇ ਕੋਈ ਪੰਜਾਹ ਸੱਠ ਵਾਲਾ ਹੈ ਤੇ ਲਾਲਾ ਗੇ ਯਾਦਾਂ ਨਹੀਂ ਏਨੇ ਨਹੀਂ ਲੈ ਸਕਦੇ ਪੰਜਾਹ ਸੱਠ ਹਜਾਰ ਦਸ ਓਥੇ ਜਾਣ ਡੇਈ ਏ ਗੋਵਾ ਨਹੀਂ ਪੂਜਾ ਗਈ ਹੀ ਨਾ ਜਿੰਦੀ ਦੀ ਕਿਥੇ ਗਈ ਉਹਵੀ ਸਿੰਗਾਪੁਰ ਈ ਗਈ ਸੱਠ ਸੱਤਰ ਹਜਾਰ ਚ ਕਿਹੜਾ ਸਿੰਗਾਪੁਰ ਕਲੌਂਦਾ ਕਿ ਕੰਮ ਕਰਦੀ ਰਹੀ ਆ ਨਹੀਂ ਸੱਠ ਸੱਤਰ ਰਪਿਆਂ ਲੱਖ ਲੱਗ ਜਾਂਦਾ ਲੱਖ ਸਵਾ ਲੱਖ ਦੇ ਲਾਗੇ

ਨਹੀਂ ਓ ਫੇਰ ਕੰਮ ਕੂਮ ਦਾ ਵੀ ਫਰਕ ਹੋਣਾ ਵਾ ਨਾ ਕੰਮ ਦੇ ਸਾਹਬ ਨਾਲ ਵੀ ਘਰ ਦਾ ਹੀ ਕੰਮ ਕਰਨ ਗਈ ਰੋਟੀਆਂ ਹੀ ਪਕਾਉਣ ਗਈ ਹੀ ਕੇਹੈ ਦਿਆ ਚਲੋ ਆਗਏ ਹੁਣ ਉਹ ਹਫਤਾ ਨਹੀਂ ਰਹੀ ਅੱਛਾ

ਠੀਕ ਆ ਇਹਨਾਂ ਦਾ ਤਾ ਪਤਾ ਨਹੀਂ

ਕੋਈ ਗੱਲ ਨਹੀਂ ਪੁੱਛਾ ਗੇ ਪਲਾ ਕਿ ਕਹਿੰਦੇ ਆ ਓ ਉਹਨਾਂ ਨਾਲ ਗੱਲ ਕਰਲਾ ਗੇ ਕੀ ਕਹਿੰਦੇ ਆ ਚੰਗੀ ਕੋਈ ਚੰਗੀ ਫੈਮਿਲੀ ਹੋਵੇ ਤੇ ਸਾਨੂੰ ਦੱਸਿਓ ਨਾਲੇ ਪੈਹੇ ਪੁਸ਼ਲਾ ਗੇ ਨਾਲੇ ਘੱਟ ਤੋਂ ਘੱਟ

ਹਮ ਆਹੋ ਇਹ ਨਾ ਹੋਵੇ ਉਥੇ ਜਾ ਕੇ ਦੋੜਾ ਪਜਾਈ ਫੇਰ ਪਸ਼ਾ ਦੀ ਹੋਵੇ ਫਾਇਦਾ ਹੇਗਾ ਕੋਈ

ਹਮ ਗਰੰਟੀ ਆਲਾ ਮੈ ਗਾੜੀ ਟੂਣੇ ਕਰੋਨੇ ਆ

ਫੇਰ ਤੁਹੀ ਕਹਿਣਾ ਤੁਹੀ ਕਰਾਇਆ ਹੀ ਫੇਰ ਤੁਹੀ ਗੱਲਾਂ ਨਹੀਂ ਕਰਨੋ ਹੱਟਣਾ ਗੱਲਾਂ ਗੱਲਾਂ ਮੈਂ ਲਾਗੇ ਜਾ ਕੇ ਬਹਿ ਕ ਕਰਦੀ ਹੁਨੀ ਆਹੋ ਤੇ ਫੇਰ ਅਗਲੇ ਨੂੰ ਆਪਾ ਤੇ ਆਪਾ ਤੇ ਉਦੇ ਕੋ ਕੰਮ ਲੈਣਾ ਠੀਕ ਆ ਨਾ ਆ ਅਗਲਾ ਚੰਗਾ ਕੰਮ ਦਵਾਵੈ ਆਪਣੇ ਪੈਹੇ ਲਵੇ ਠੀਕ ਆ ਨਾ ਹੁਣ ਜਿਥੇ ਤੂੰ ਜਾਣਾ ਵਾ ਕੰਮ ਕਰਨਾ ਵਾ ਗਾੜੀ ਜਗਾਹ ਵੀ ਤੇ ਚੰਗੀ ਹੋਣੀ ਚਾਹੀਦੀ ਆ

ਕੋਈ ਨਹੀਂ ਪੁਸ਼ਲਾ ਗੇ ਫੇਰ ਦੱਸਦੇ ਆ ਕੀ ਕਹਿੰਦੇ ਆ ਠੀਕ ਆ

ਆਹੋ ਮੈ ਪੁੱਛ ਕੇ ਦੱਸਾਗਾ ਕਿ ਕਹਿੰਦੇ ਕਿੰਨੇ ਪੈਹੇ ਮੰਗਦੇ ਬਾਕੀ ਬਾਕੀ ਜੇ ਓਹਨਾ ਨੇ ਕਿਆ ਕੀ ਆਜੋ ਇਥੇ ਦਫਤਰੇ ਫੇਰ ਓਥੇ ਜਾ ਕੇ ਤੇ ਗੱਲ ਕਰਲਾ ਗੇ ਚੱਲ ਕੋਈ ਨਾ

ਬਸ ਠੀਕ ਆ ਜੀ

ਓਕੇ ਜੀ Hello

ਹਾਂ ਕੀ ਹਾਲ ਚਾਲ ਮੁਸਕਾਨ

ਹੋਰ ਸੁਣਾ ਕੀ ਬਣਨਡਿਆ ਕੁਛ ਨੀ ਬਣਨਾ ਕੀ ਹੈ

ਹਾਂ ਠੀਕ ਠਾਕ ਆ ਹਾਂ ਹੋਰ

ਹਮ ਵਿਹਲੇ ਬੈਠੇ ਸੀ ਆਹੋ ਕੀ ਕਰਨਾ

ਆਹੋ ਇੱਥੇ ਤਾਂ ਹੁਣ ਆਵਾਜ਼ ਹੈਨੀ ਕਿਸੇ ਦੀ ਵੀ ਆਹੋ ਫਿਰ ਉੱਤੇ ਹਾਂ ਠੀਕ ਹੈ ਆਹੋ ਤੇ ਥੱਲੇ TV ਲਾਇਆ ਹੁੰਦਾ ਰੌਲਾ ਪਾਉਂਦੇ ਹੋਣਾ ਸਾਰੇ ਹੀ ਠੀਕ ਹੈ ਸੋਨੀ ਹੋਣਾਂ ਦਾ ਨੀ phone ਆਉਂਦਾ? ਨਾਂ ਮੈਂ ਕਦੇ ਕੀਤਾ ਹੀ ਨੀ ਹੁਣ ਘੱਟ ਹੀ ਬਾਹਲਾ ਕਰਦੀ ਹਾਂ

ਆਹੋ ਰੋਜੀ ਆ ਕਰਦੀ ਆ ਤੇ ਕਰਦੀ ਆ ਸੋਨੀਆ ਨੀ ਕਰਦੀ ਜੋਨ ਤੁਰਿਆ ਰਹਿੰਦਾ ਮਿਲਦਾ ਰਹਿੰਦਾ ਜੋਨ ਆਹੋ ਨਾਲੇ ਉਹ ਤੁਰਿਆ ਰਹਿੰਦਾ ਹੁਣ ਪਰਸੋਂ ਖਰੇ ਕੱਲ੍ਹ ਪਰਸੋਂ ਹੀ ਗਏ ਆ ਹਾਂ ਪਰਸੋਂ ਹੀ ਗਏ ਤੇ ਕੰਮ ਤੇ ਰੋਜ਼ ਹੀ ਹੁੰਦਾ ਵਾ ਸਵੇਰੇ ਨੂੰ ਆਹੋ ਕੰਮ ਤੇ ਅੱਜ ਵੀ ਆਇਆ ਸੀ ਹਮ ਆਹੋ ਰੋਜ਼ ਹੀ ਹੁੰਦਾ ਕੰਮ ਉਹਨੂੰ ਚਲੇ ਜਾਂਦਾ ਵਾ ਹੋਰ ਚੱਲ ਫਿਰ ਲਾਗੇ ਦਾ ਇਹੀ ਫ਼ਾਇਦਾ

ਆਹੋ ਦੁਪਹਿਰੇ ਡਈ ਸੀ ਨਾ ਕਹਿਣ ਉਹਨੂੰ

ਸੋਚਦਾ ਹੋਣਾ ਹੈ ਫਿਰ ਇੰਨਾ ਕੀਤਾ ਹੀ ਨੀ ਹਾਂ ਨੌਕਰੀ ਵਾਲੇ ਮੁੰਡੇ ਦਾ ਆਇਆ ਸੀ ਵੀਰੋ ਕਰਵਾਉਂਦੀ ਸੀ ਆਹੋ ਤੇ ਕਰ ਲੈਂਦੇ ਕਿ ਨੌਕਰੀ ਵਾਲਾ ਸਗੋਂ ਵਧੀਆ ਸੀ।

ਆਹੋ ਤੇ ਉਹ ਥੋੜ੍ਹੀ ਸੀ ਬਥੇਰੀ ਹੁਣ ਮੈਂ ਵੀ ਕਰਵਾਉਂਦੀ ਕਾਮਾ ਸਾਡਾ ਕਾਮੇ ਸਾਾਡੇ ਨੇ ਦੱਸ ਪਾਈ ਸੀ

ਆਹੋ ਉਹ ਲੱਗਾ ਸੀ ਤੇ ਇਹਨੂੰ ਕਿਹਾ ਸੀ ਇਹਨੇ ਮੰਨੇ ਨੀ ਗੇ।

ਆਹੋ ਸੱਤ ਹਜ਼ਾਰ ਰੁਪਇਆ ਲੈਣਡਿਆ ਕਹਿੰਦੀ ਸੱਤ ਹਜ਼ਾਰ ਨਾਲ ਨੀ ਸਰਦਾ।

ਦਿਹਾੜੀ ਵਾਲਾ ਨੀ ਮਾੜਾ

ਆਹੋ ਆਹ ਚਾਰ ਸੌ ਰੁਪਇਆ ਸਾਡੇ ਪੰਜ ਸੌ ਤਾਂ ਦਿਹਾੜੀ ਵਾਲੇ ਲੈਂਦੇ ਹੈ

ਹਾਂ ਇਹ ਹੈ ਵੀ ਤੀਹ ਪੰਜੀ ਵਾਲਾ ਹੋਏ ਤੇ ਤੀਹ ਚਾਲੀ ਹਜ਼ਾਰ ਤੱਕ ਹੋਏ ਫਿਰ ਹੈ ਹੁਣ ਦੇ ਸਮੇਂ ਚ ਆਹੋ ਤੇ ਦੋ ਵਖਾਲੇ ਸੀ ਇੱਕ ਹੋਰ ਹੀ ਆ ਪਤਾ ਨੀ ਉਹ ਕੀ ਕੰਮ ਕਰਦਾ ਸੀ

ਆਹੋ ਆੜੀਏ ਕਈ ਜਾਣੇ ਹੈ ਪਰ ਮੁਸਕਲ ਹੀ ਹੈੈ ਰਿਸ਼ਤੇ ਜਦੋਂ ਲ ਕਰਵਾਉਣੇ ਹੋਣ। ਨਾ ਰਿਸ਼ਤਿਆਂ ਚ ਫਿਰ ਤੈਨੂੰ ਪਤਾ ਹੀ ਹੈ ਹੁਣ ਮੈਂ ਇਹਦਾ ਵੀਰੋ ਕਹਿਨੀ ਇਹ ਕਹਿੰਦੇ ਸੱਤਰ ਹਜ਼ਾਰ ਰੁਪਈਆ ਤਨਖਾਹ ਸੀ ਕਹਿੰਦੀ ਪਰ ਇੱਕੋ ਗੱਲ ਸੀ ਉਹ ਹੈ ਮੋਟਾ ਬੜਾ।

ਉਹਨੂੰ ਨੀ ਪਸੰਦ ਆਉਂਦਾ ਕੋਈ ਕਿਤੇ।

ਕਾਮੇ ਸਾਡੇ ਸਾਲੇ ਹੀ ਆ ਨਾ।

ਉਹਨੂੰ ਨੀ ਪਸੰਦ ਆਉਂਦੇ ਕਿਤੇ

ਹਾਂ ਤੇ ਤੂੰ ਹੀ ਹਿਸਾਬ ਲਾ ਵੀ ਜਿਹੜੀ ਇਹੋ ਜਿਹੀ ਉਹਨੂੰ ਨੀ ਪਸੰਦ ਆਉਂਦੇੇ ਜਿਹੜੇ ਸੋਹਣੇ ਸੁਨੱਖੀਆਂ ਉਹ ਕਰਨਗੀਆਂ। ਆਹੋ ਉਹਨੂੰ ਨੀ ਪਸੰਦ ਆਉਂਦਾ ਉਹਦਾ ਰੰਗ ਵੀ ਕਿਤੇ ਦੇਖੀ ਸਲੇਰੀ ਬੜੀ ਹੈ।

ਇੱਕ ਤੁਹਾਡੀ ਪ੍ਰਿਆ ਵਾਂਗੂ ਗੋਰੀ ਚਿੱਟੀ ਆ ਭੂੂਆ ਕੇ ਮੁੰਡੇ ਨਾਲ ਆ ਉਹ ਭੂਆ ਦੇ ਮੁੰਡੇ ਨਾਲ ਵਿਆਹੁਣੀ ਉਹਨਾਂ ਨੇ।

ਹੋਰ ਭੂਆ ਕਹਿੰਦੀ ਵੀ ਮੈਂ ਕਰਨਾ ਵਾਂ ਰਿਸਤਾ ਉਹਦਾ।

ਹੈਂ ਮਾੜਾ ਤਾਂ ਅੱਜ ਕੱਲ੍ਹ ਕੌਣ ਕਰਦਾ।

ਚੰਗਾ ਹੀ ਲੱਭੀਦਾ ਘਰ ਬਾਰ ਵੀ ਚੰਗਾ ਹੋਵੇ ਤੇ ਹਨਾ ਕੁੜੀ ਸਾਡੀ ਵੀ ਸੁੱਖ ਚ ਰਵੇ ਚਲੋ ਕਹੀਦਾ ਹੀ ਆ।

ਹਮ ਤੈਨੂੰ ਤਾਂ ਬਾਸੀਆਂ ਵੀ ਆਉਣ ਲੱਗ ਪਈਆਂ ਨੀਂਦ ਆਉਣ ਲੱਗ ਪਈ ਹੁਣ

ਅੱਛਾ TV ਵੇਖਦੇ ਨੀ ਇੰਨਾ time ਹੁੰਦਾ ਤੇ ਉਹ ਸਗੋਂ ਇਸ ਤਰ੍ਹਾਂ ਜ਼ਿਆਦਾ ਲੱਗਦੀ ਹੀ TV ਵੇਖਦੇ ਨੀਂਦ ਹੀ ਆਉਂਦੀ